ਬੱਚੇ ਆਵਾਜ਼ ਤਾਂ ਆਪਾਂ ਤਾਂ ਬੇਸੁਰੇ ਬੰਦੇ ਹਾਂ ਬਿਲਕੁਲ ਬੇਸੁਰੇ। ਸਤਿੰਦਰ ਸਰਤਾਜ ਨੇ ਤਾਂ ਫਿਰ ਕਲਾਕਾਰ artist ਨੇ ਔਰ ਅਹ ਉਹਨਾਂ ਨੇ ਵੱਡੀ ਮਿਹਨਤ ਕੀਤੀ ਹੈ ਬਾਈ ਵੱਡਾ ਨਾਮ ਹੈ ਉਹਨਾਂ ਦਾ ਇਹੋ ਜਿਹੇ ਬੰਦਿਆਂ ਨੂੰ ਤਾਂ ਮੱਥਾ ਹੀ ਟੇਕਿਆ ਜਾ ਸਕਦਾ ਹਾਂਜੀ ਸੰਸਕ੍ਰਿਤ,

ਇਹ ਸਵਾਲ ਨਹੀਂ ਕੋਈ ਪੁੱਛਦਾ ਫਿਰ ਵੀ ਮੈਂ ਕਰਵਾ ਦੇਵਾਂਗਾ ਗੋਪਾਲ ਪਾਂਧਾ ਸੀ App ਤੇ doubt ਕਿਵੇਂ ਜਾਹਰ ਕਰਾਂਗਾ, ਤੁਸੀਂ ਉਹ ਜਦੋਂ app ਤੇ class ਲੱਗਦੀ ਹੈ ਨਾ ਜਿਵੇਂ ਤੁਸੀਂ ਹੁੁਣ message ਕਰ ਰਹੇ ਹੋ ਏਦਾਂ ਤੁਸੀਂ ਯੂ ਟਿਊਬ ਤੇ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੇ ਪਰ ਉੱਥੇ ਤੁਸੀਂ ਬੋਲ ਸਕਦੇ ਹੋ। ਬੋਲ ਕੇ ਉੱਤਰ ਦੇ ਸਕਦੇ ਹੋ ਆਪਣਾ ਪੁੱਛ ਸਕਦੇ ਹੋ ਸਵਾਲ, ਤੁਹਾਨੂੰ ਬੋਲਣ ਦਾ option ਹੁੰਦਾ, ਜਿਹੜਾ ਵੀ ਉੱਥੇ ਬੱਚੇ already ਹੈਗੇ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਨਾਮ ਪਤਾ ਹੋਵੇ ਅੱਛਾ ਰਵਿੰਦਰ ਬਰਾੜ ਜੀ ਮੇਰੀ ਕੋਲ ਮੈਗੀ ਹੈ ਮੈਂ ਤੁਹਾਨੂੰ ਦਿਖਾ ਨੀ ਸਕਦਾ ਮੈਂ ਥੋੜ੍ਹੀ ਥੋੜ੍ਹੀ ਖਾ ਰਿਹਾਂ ਨਾਲ ਨਾਲ ਪਰ ਠੰਢੀ ਹੋ ਗਈ ਹੈ ਉਹ app ਵੀ ਏਦਾਂ ਹੀ live ਹਾਂ ਬਿਲਕੁਲ ਜੀ ਏਦਾਂ live chat ਵੀ ਹੁੰਦੀ ਹੈ ਨਾਲ ਤੁਸੀਂ ਬੋਲ ਵੀ ਸਕਦੇ ਹੋ sir ਪਾਉੜੀ ਕਿਸਨੂੰ ਕਿਹਾ ਜਾਂਦਾ, ਪਾਉੜੀ ਇੱਕ ਬੰਧ ਨੂੰ ਕਿਹਾ ਜਾਂਦਾ ਜੀ ਪਾਉੜੀ ਨਾ ਪੁਰਾਣਾ ਇੱਕ ਰੂਪ ਹੈ ਤੇ ਪਾਉੜੀ ਵਾਸਤੇ ਨਾ ਦੋ ਛੰਦਾਂ ਦੀ ਵਰਤੋਂ ਹੁੰਦੀ ਹੈ ਅੱਗੇ ਜਾ ਕੇ ਮੈਂ ਵਾਰਾਂ 'ਚ ਕਰਾਵਾਂਗਾ, ਨਿਸ਼ਾਨੀ ਤੇ ਸਿਰਖੰਡੀ, ਨਿਸ਼ਾਨੀ ਤੇ ਸਿਰਖੰਡੀ ਦੀ ਬਣਤਰ ਵੀ ਕਰਾਵਾਂਗਾ ਪਾਉੜੀ ਇੱਕ ਤਰ੍ਹਾਂ ਦੀ ਇੱ~ ਇੱਕ ਬ~ ਇੱਕ ਬੰਧ ਹੈ। ਠੀਕ ਹੈ ਇੱਕ ਪ੍ਰਬੰਧ ਹੈ ਵੀ ਉਹਨਾਂ ਨੇ ਬਣਾਇਆ ਹੋਇਆ ਵੀ ਇਸ ਚੀਜ਼ ਨੂੰ ਅਸੀਂ ਪਾਉੜੀ ਕਵਾਂਗੇ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਪਾਉੜੀਆਂ ਨੇ ਉਹਨਾਂ ਨੂੰ ਪਾਉੜੀ ਕਿਹਾ ਜਾਂਦਾ। ਹਾਂ ਬੋਲਣ ਵਾਲਾ ਵੀ option ਹੈਗਾ ਬਿਲਕੁਲ ਜੀ ਅਮਨਦੀਪ ਭੁੱਲਰ ਜੀ ਤੁਸੀਂ ਕਦੇ try ਕਰਿਓ live class app ਤੇ ਲੱਗੇਗੀ ਬਿਲਕੁਲ ਜੀ app ਤੇ ਲੱਗੇਗੀ ਪੂਨਮ ਮੈਂ ਉੱਤਰ ਦੇ ਚੁੱਕਿਆ ਜੀ ਗੋਪਾਲ ਪੰਡਤ ਤੋਂ ਕਿਉਂ ਤੁਸੀਂ ਵਾਰ ਵਾਰ ਉਹੀ ਸਵਾਲ ਪੁੱਛਦੇ ਹੋ ਸਵਾਲ ਇਹ ਨੀ ਆਉਣਾ ਤੁਹਾਨੂੰ ਪੇਪਰ ਸਵਾਲ ਜਿਹੜਾ ਆਉਣਾ ਉਹ ਆਉਣਾ ਉਹ ਪੁੱਛਣਗੇ ਵੀ ਬਾਰਾਂਮਾਂਹ ਤੁਖਾਰੀ ਦੀਆਂ ਪਾਉੜੀਆਂ ਕਿੰਨੀਆਂ ਨੇ ਠੀਕ ਹੈ ਅਹ online ਮੈਂ ਵੀ type ਵੀ ਕਰਦਾ ਹੈ sir ਬਿਲਕੁਲ slow

Sir class ਲਾ ਕੇ ਮਜਾ ਆ ਜਾਂਦਾ ਬਿਲਕੁਲ ਸਰਬਜੀਤ ਕੌਰ ਮੈਨੂੰ ਕਹੋਗੇ ਨਾ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬੱਚੇ ਮੈਂ last time ਵਿਦੇਸ ਸੀਗਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਤੇ ਅਹ ਉੱਥੇ ਮੈਂ ਡੇਢ ਸਾਲ ਰਿਹਾਂ ਤੇ ਮੇਰੀ ਜਿਹੜੀ job ਸੀ ਏਦਾਂ ਦੀ ਸੀ ਵੀ ਮੈਂ ਲੋਕਾਂ ਨਾਲ ਘੁਲ ਮਿਲ ਨੀ ਸਕਦਾ ਇੱਕ ਉੱਤੋਂ ਕੋਰੋਨਾ ਸੀਗਾ ਤੇ ਮੈਂ ਇੱਕ ਸਾਲ 'ਚ ਇੰਨਾ ਜ਼ਿਆਦਾ ਪਰੇਸਾਨ ਹੋ ਗਿਆ ਕਿ ਮੈਂ ਤਾਂ ਗੱਲਾਂਬਾਤਾਂਂ ਕਰਨ ਵਾਲਾ ਬੰਦਾ ਲੋਕਾਂ 'ਚ ਰਹਿਣ ਵਾਲਾ ਬੰਦਾ ਤੇ ਮੈਂ ਏਦਾਂ ਕਿੱਦਾਂ ਹਾਲਾਂਕਿ ਮੈਂ ਇੱਕ luxury life ਜਿਉ ਸਕਦਾ ਸੀ ਪਰ ਉਹ ਕਾਹਦੀ luxury life ਜਿਹੜੀ ਕੈਦ ਹੋਵੇ, ਜੇਲ ਦੇ ਵਿੱਚ ਜੇਲ ਦੀ life ਨੂੰ ਕੌਣ luxury life ਕਹੇਗਾ offline class time ਦੱਸ ਦਿਓ ਜੀ class time ਇਹੀ same ਰਹੇਗਾ ਜੀ ਸਵਾ ਚਾਰ ਤੋਂ ਛੇ ਵਜੇ ਤੱਕ ਤੁਸੀਂ ਕਿਹਾ ਅਹ ਖਾ ਲਓ sir ਹਾਂਜੀ ਮੈਂ ਥੋੜ੍ਹਾ ਥੋੜ੍ਹਾ ਖਾ ਰਿਹਾਂ ਆ ਜਾਓ ਆਪਾਂ ਅੱਗੇ ਚੱਲਦੇ ਹਾਂ sir ਵੈਸੇ ਪੁੱਛਿਆ ਅਹ sir confuse ਸੀ ਅਹ ਅਹ ਪੁੱਛਿਆ okay ਨਹੀਂ ਨਹੀਂ ਕੋਈ ਗੱਲ ਨੀ ਬੱਚੇ ਸਵਾਲ ਕੋਈ ਗੱਲ ਨੀ discuss ਕਰਦੇ ਰਹਿਣ ਨਾਲ ਹੀ ਚੀਜ਼ਾਂ ਦਾ ਪਤਾ ਲੱਗਦਾ ਤੁਸੀਂ ਪੁੱਛ ਲਿਆ ਬਾਕੀਆਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਗਿਆ ਮੈਂ ਵੀ student ਹੈ ਪਾਸ okay ਜੀ ਆ ਜਾਓ ਤੁਸੀਂ ਜੇ online ਸੰਤੁਸ਼ਟ ਹੋ ਤਾਂ ਤਾਂ ਤੁਸੀਂ ਇੱਥੇ ਆਇਓ ਗੁਰੂ ਮਿਹਰ ਕਰੇ ਸਾਰਿਆਂ ਤੇ ਤੁਹਾਡਾ ਸਾਰਿਆਂ ਦਾ ਮੈਂ ਅਰਦਾਸ ਕਰਦਾ number ਆਵੇ ਤੁਸੀਂ ਮਿਹਨਤ ਕਰੋ ਤੇ ਆ ਜਾਓ ਤਕੜੇ ਹੋ ਕੇ ਆਪਾਂ ਲਓ ਜੀ ਅਹ ਸੰਸਕ੍ਰਿਤ ਜਿਹੜੀ ਹੈ ਨਾ ਤੁਹਾਨੂੰ ਦੱਸਦਾਂ ਉਹਨਾਂ ਦੇ ਦੋ ਅਹ ਸੀਗੇ teacher ਸੰਸਕ੍ਰਿਤ ਕਹਿੰਦੇ ਵੀ ਹਰਦਿਆਲ ਪੰਡਤ ਸੀਗਾ ਹਰਦਿਆਲ ਤੇ ਨਾਲ ਜਿਹੜਾ ਪਾਂਧਾ ਸੀ ਜਿਹਨਾਂ ਤੋਂ ਉਹਨਾਂ ਨੇ ਮੁਢਲੀ ਪੜ੍ਹਾਈ ਕੀਤੀ ਪਾਂਧਾ ਮੁਢਲੀ ਪੜ੍ਹਾਈ ਦਾ ਉਹ ਹੈਗਾ ਗੋਪਾਲ ਗੋਪਾਲ ਪਾਂਧਾ ਉਹਨੂੰ ਕਹਿੰਦੇ ਹਰਦਿਆਲ ਤੋਂ ਪੰਡਿਤ ਹਰਦਿਆਲ ਵੀ ਉਹਨੂੰ ਕਹਿ ਦਿੰਦੇ ਆ, ਇਹਨਾਂ ਦੇ ਗੁਣ ਉਹਨਾਂ ਨੇ ਸ਼ੁਰੂ 'ਚ ਗੁਰੂ ਸਾਹਿਬ ਨੇ

ਆਪਾਂ ਸ਼ੁਰੂ ਕਰ ਲਈਏ ਪੜ੍ਹਨਾ ਕਿਉਂਕਿ ਕਈ ਬੱਚੇ special ਪੜ੍ਹਨ ਆਉਂਦੇ ਆ ਅੱਜ demo class ਆਪਾਂ ਸਮਾਂ ਉਹਨਾਂ ਦਾ ਜ਼ਿਆਦਾ ਨੀ ਲੈ ਸਕਦੇ

ਅਹ ਗੁਰ ਕੀ ਕਹਿਨੇ ਹੋ ਸੁਰਾਗ ਤੁਖਾਰ ਦਾ ਬੱਚੇ ਸਵਾਲ ਨੀ clear ਇਹ demo ਆ paid ਵਾਲੇ ਹੀ

ਤੁਹਾਨੂੰ ਸਾਰਾ ਕੁਛ group 'ਚ ਮਿਲੇਗਾ ਗੁਰੂ ਜੀ last ਮੇ ਦੇ ਦੇਣਾ ਜੀ, ਹਾਂ ਜਵਾਬ ਉੱਥੇ ਦੇਵਾਂਗੇ ਹੁਣ ਕਿਉਂਕਿ ਬੱਚੇ ਕਾਫ਼ੀ curiosity ਨਾਲ ਆਏ ਵੀ ਅਸੀਂ ਕਿੱਦਾਂ ਪੜ੍ਹਦੇ ਹਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਪੜ੍ਹਦੇ ਹਾਂ ਇਸ ਕਰਕੇ ਜਿਹੜਾ ਕੋਈ ਜ਼ਰੂਰੀ ਸਵਾਲ ਹੈ ਉਹੀ ਪੁੱਛਿਓ

Live ਨਹੀਂ ਹੋਏ ਅੱਛਾ ਬੱਚੇ ਮੈਂ ਨਾ PhD ਸ਼ੁਰੂ ਕਰਨੀ ਹੈ ਤੇ ਮੈਂ ਉਹਦੇ ਅਹ ਸੰਬੰਧ ਦੇ ਵਿੱਚ ਥੋੜ੍ਹਾ ਬਾਹਰ ਸੀਗਾ ਹਾਂ last ਤੇ ਰੱਖਾਂਗੇ ਜੀ ਆ ਜਾਓ ਹੁਣ ਪੜ੍ਹਦੇ ਹਾਂ ਮੈਨੂੰ ਵੀ ਖ਼ੁਸ਼ੀ ਹੋਊਗੀ ਆਪਾਂ ਪੜ੍ਹਦੇ ਹਾਂ ਆ ਜਾਓ ਹੁਣ ਆਪਾਂ ਗੱਲ ਕਰਾਂਗੇ ਗੁਰੂ ਸਾਹਿਬ ਜੀ ਦੀਆਂ ਅੱਗੇ ਹੋਰ ਬਾਣੀਆਂ ਦੀ ਜਿਹਦੇ ਵਿੱਚ ਤੁਹਾਨੂੰ ਸਿਰਫ਼ ਬਾਣੀ ਦਾ name ਪੁੱਛ ਸਕਦੇ ਆ ਕੁਚਜੀ ਕੁਚਜੀ ਅਹ ਅੱਧਕ ਨੀ ਉੱਥੇ ਲੱਗੀ ਹੋਈ ਮੈਂ ਆਪਣੇ ਕੋਲੋਂ ਲਾ ਲੈਨਾ ਕੁਚਜੀ ਦੂਜੀ ਬਾਣੀ ਹੈ ਜੀ ਸੁਚਜੀ ਕੁਚਜੀ ਤੇ ਸੁਚਜੀ ਬਾਣੀ ਕਿਸਦੀ ਲਿਖੀ ਹੋਈ ਹੈ? ਇਹ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਨੂੰ ਕੁਚਜੀ ਤੇ ਸੁਚਜੀ ਬਾਣੀ ਦਾ ਨਾ ਰਾਗ ਪੁੱਛਣਗੇ ਕੁਚਜੀ ਤੇ ਸੁਚਜੀ ਬਾਣੀ ਦਾ ਰਾਗ ਪੁੱਛਣਗੇ ਕਿਹੜਾ ਹੈ ਤੇ ਤੁਸੀਂ ਗੁਰੂ ਪਿਆਰਿਓ ਰਾਗ ਦੱਸਣਾ ਹੈ ਜੀ ਸੂਹੀ ਸੂਹੀ ਰਾਗ ਵਿੱਚ ਗੁਰੂ ਸਾਹਿਬ ਨੇ ਕੁਚਜੀ ਤੇ ਸੁਚਜੀ ਬਾਣੀ ਲਿਖੀ ਹੈ ਮੈਂ ਹੌਲੀ ਹੌਲੀ ਪੜ੍ਹਾ ਰਿਹਾਂ ਕੁਚਜੀ ਤੇ ਸੁਚਜੀ ਬਾਣੀ ਸੂਹੀ ਰਾਗ ਵਿੱਚ ਗੁਰੂ ਸਾਹਿਬ ਨੇ ਲਿਖੀ ਹੈ ਲਓ ਜੀ ਸੂਹੀ ਰਾਗ ਹੈ ਇਹ ਕਿੱਥੇ ਜਾ ਕੇ ਉਚਾਰਨ ਕੀਤੀ ਸੀ ਬੰਗਾਲ ਦੇ ਵਿੱਚ ਢਾਕੇ ਦੇ ਵਿੱਚ ਜਾ ਕੇ ਜਿੱਥੇ ਜਾਦੂ ਬਹੁਤ ਹੁੰਦਾ ਉੱਥੇ ਗੱਲ ਕੀਤੀ ਸੀ ਵੈਸੇ ਇਹ ਤੁਹਾਡਾ ਸਵਾਲ ਨਹੀਂ ਹੈ Sir please ਅੱਗੇ ਕਰਵਾਓ ਸਾਰੇ please ਇਹ ਤਾਂ question ਕਰ ਲੈਣਾ ਹਾਂ end ਤੇ ਲਵਾਂਗੇ question ਜੀ ਮੈਂ ਕਰਵਾਉਣਾ ਸ਼ੁਰੂ ਕਰ ਦਿੱਤਾ ਕੁਚਜੀ ਤੇ ਸੁਚਜੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਸੂਹੀ ਰਾਗ ਵਿੱਚ ਦਰਜ਼ ਹੈ ਇੱਕ ਹੋਰ ਚੀਜ਼ ਕਿ ਇੱਕ ਇੱਕ ਸ਼ਬਦ ਹੈ ਹੈਂ ਇੱਕ ਇੱਕ ਪਾਉੜੀ ਇੱਕ ਇੱਕ ਇੱਕ ਸ਼ਬਦ ਹੈ ਜਾਣੀ ਇੱਕ ਸ਼ਬਦ ਕੁਚਜੀ ਬਾਣੀ ਦਾ ਇੱਕ ਸੁਚਜੀ ਬਾਣੀ ਦਾ ਸੂਹੀ ਰਾਗ ਦੇ ਵਿੱਚ ਮੋਟਾ ਜਿਹਾ ਸਵਾਲ ਇਸਨੂੰ note ਕਰ ਲਓ please note ਕਰ ਲਓ ਸੂਹੀ ਰਾਗ ਵਿੱਚ ਅੱਗੇ ਆ ਜਾਓ ਬਾਬਾ ਜੀ ਦੀ ਮਿਹਰਬਾਣੀ ਦੀ ਅਸੀਂ ਗੱਲ ਕਰਦੇ ਹਾਂ ਗੁਰੂੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਤੋਂ ਬਾਅਦ ਜਿਹੜੀ ਬਾਣੀ ਸਾਡਾ ਸਵਾਲ ਬਣਦਾ ਹੈ ਜਿਹੜੀ ਉਹ ਹੈਗੀ ਹੈ ਜੀ ਆਲਾਣੀਆ, ਇੱਕ ਵਾਰ ਤੁਸੀਂ comment ਕਰਕੇ ਸਾਰੇ ਦੱਸੋ please ਆਲਾਣੀਆ ਦਾ ਰਾਗ ਕਿਹੜਾ ਆਲਾਣੀਆ ਬਾਣੀ ਦਾ ਰਾਗ ਦੱਸੋ ਕਿਹੜਾ ਹੈ ਆਲਾਣੀਆ ਬਾਣੀ ਦਾ ਰਾਗ ਦੱਸੋ ਕਿਹੜਾ ਹੈ sir ਹਾਂਜੀ ਉੱਤਰ ਦਿਓ ਜੀ comment ਕਰਕੇ ਸੌ ਬੰਦਾ ਤੁਸੀਂ ਸਾਰੇ ਉੱਤਰ ਦਿਓ please ਮੈਨੂੰ ਖ਼ੁਸ਼ੀ ਹੋਊਗੀ ਤੁਹਾਡਾ interest ਦੇਖਾਂਗਾ ਮੈਂ, ਉੱਤਰ ਦਿਓ ਆਲਾਣੀਆ ਬਾਣੀ ਦਾ ਰਾਗ ਕਿਹੜਾ? ਤੇ ਪਾਉੜੀਆਂ ਦੀ ਗਿਣਤੀ ਵੀ ਮੈਂ ਤੁਹਾਨੂੰ ਦੱਸ ਦਿਨਾ ਪਾਉੜੀਆਂ ਦੀ ਗਿਣਤੀ ਪਾਉੜੀਆਂ ਮੈਂ ਦੱਸ ਦਿਨਾ ਜੀ ਪੰਜ ਪਾਉੜੀਆਂ ਨੇ ਪੰਜ ਪਾਉੜੀਆਂ ਤੇ ਮੈਂ ਨਾਲ ਇਹ ਵੀ ਦੱਸ ਦਿਨਾ ਤੁਹਾਨੂੰ ਸਵਾਲ ਪੁੱਛਣਗੇ ਵੀ

ਸਾਬਾਸ਼ ਬਹੁਤ ਸੋਹਣਾ ਰਾਗ ਵਡਹੰਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਆਲਾਣੀਆਂ ਬਾਣੀ ਤੇ ਪੰਜ ਪਾਉੜੀਆਂ ਨੇ ਮੈਂ ਦੁਬਾਰਾ ਦੱਸਦਾਂਗਾ ਜੇ ਕਿਸੇ ਨੂੰ

ਅੱਗੇ ਆਪਾਂ main ਬਾਬਾ ਜੀ ਦੀ ਬਾਣੀ ਦੀ ਗੱਲ ਕਰਾਂਗੇ ਉਹ ਕਰਾਂਗੇ ਤਿੰਨ ਵਾਰਾਂ ਲੈ ਵੀ ਅੱਖਾਂ ਖੋਲ ਲਓ ਕੰਨ ਖੋਲ ਲਓ ਇਹ ਸਵਾਲ ਵਾਰਾਂ ਦੇ ਵਿੱਚੋਂ ਜ਼ਰੂਰ ਹੀ ਆਉਂਦਾ ਤੇ ਤੁਸੀਂ ਕਰਨਾ ਜੀ ਤਿੰਨ ਵਾਰਾਂ ਮੈਂ ਇੱਥੇ ਲਿਖਣ ਲੱਗਿਆਂ ਤਿੰਨ ਵਾਰਾਂ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਵਾਲ ਤਾਂ ਇਹੋ ਹੀ ਆ ਪੁੱਛ ਸਕਦੇ ਵੀ ਗੁਰੂ ਨਾਨਕ ਦੇਵ ਜੀ ਨੇ ਵਾਰਾਂ ਕਿੰਨੀਆਂ ਲਿਖੀਆਂ ਤਿੰਨ ਇਹ ਕਿਸ book ਵਿੱਚ ਲਿਖਿਆ ਹੋਇਆ ਜੀ ਰਜਨੀ ਜੀ ਤਿੰਨ ਵਾਰਾਂ ਕ~ ਕਿਹਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਵਾਰਾਂ ਤੇ ਰਾਗ ਉਹਨਾਂ ਦੇ ਨੇ ਪਹਿਲਾ ਰਾਗ ਹੈ ਮਾਝ ਪਹਿਲਾ ਮਾਝ ਦੂਜਾ ਮਲਾਰ ਦੂਜਾ ਆਸਾ ਦੂਜਾ ਆਸਾ ਤੇ ਤੀਜਾ ਹੈਗਾ ਜੀ ਮਲਾਰ। ਮਲਾਰ ਤਿੰਨੇ ਵਾਰਾਂ ਨੂੰ ਧੁਨੀਆਂ ਤੇ ਗਾਉਣ ਦਾ ਆਦੇਸ਼ ਹੈ ਰਾਗ ਆਸਾ, ਰਾਗ ਮਾਝ ਤੇ ਰਾਗ ਮਲਾਰ ਬਿਲਕੁਲ ਜੀ, ਸਾਬਾਸ਼ ਬਹੁਤ ਸੋਹਣਾ ਸਰਬਜੀਤ ਕੌਰ

ਅਹ ਚੰਦ੍ਰਹੜਾ ਸੋਹੀਆ ਕੀ ਨਾਮ ਸੀ ਪੂਰਾ ਉਹਦਾ ਚੰਦ੍ਰਹੜਾ ਸੋਹੀਆ ਦੀ ਧੁਨੀ ਤੇ ਦੀ ਧੁਨੀ ਤੇ ਆਸਾ ਦੀ ਵਾਰ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਟੁੰਡੇ ਅਸਰਾਜ ਦੀ ਧੁਨੀ ਤੇ ਮੈਂ ਬਹੁਤ speed ਘਟਾ ਦਿੱਤੀ ਆ ਜੀ ਟੁੰਡੇ ਅਸਰਾਜ ਦੀ ਧੁਨੀ ਤੇ ਮੈਂ ਨਾ ਗੁਰੂ ਗ੍ਰੰਥ ਸਾਹਿਬ ਤੇ ਅੱਜ ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹ ਲੈਣਾ ਆਪਾਂ।

ਟੁੰਡੇ ਅਸਰਾਜ very good ਸਾਰੇ ਹਾਂ comment ਕਰਕੇ ਬਿਲਕੁਲ ਜੀ ਆਪਣੀ ਰਾਏ ਪ੍ਰਗਟ ਕਰਿਆ ਕਰੋ sir ਮੈਂ ਤੋ ਜੇ first time ਸੁਨ ਰਹੀ ਹੂੰ, ਅੱਛਾ ਜੀ ਸੁਨ ਰਹਾ ਹੂੰ okay ਹੁਣ ਪਤਾ ਲੱਗ ਗਿਆ ਤੁਹਾਡਾ ਮਤਲਬ ਮੇਲ ਦਾ ਪਤਾ ਲੱਗ ਗਿਆ ਨਾ ਅਹ ਮਾਝ ਦੀ ਵਾਰ ਸਤਾਈ ਪਾਉੜੀਆਂ ਅਠਵੰਜਾ ਸਲੋਕ ਇਹਨਾਂ ਚੋਂ ਹਾਂਜੀ ਰਜਨੀ ਦੱਸ ਦਿਓ please ਇਹ ਸਾਰਾ ਕਿਸ book ਮੇ ਹੈ ਇਹ ਦੇਖ ਕਿਹੜੀ book ਦੀ ਗੱਲ ਕਰਾਂਗੇ ਬੱਚੇ ਦੋ ਹਜ਼ਾਰ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਇੰਨਾ ਕੁਛ ਸਿੱਖਣ ਲਈ ਤੇ ਆਹ ਬੱਚੇ ਕਹਿ ਦਿੰਦੇ ਆ ਵੀ sir ਤੁਸੀਂ fees ਵਧਾ ਦਿੱਤੀ, ਤੁਸੀਂ ਮੇਰੇ ਕਮਰੇ 'ਚ ਤਾਂ ਆ ਕੇ ਦੇਖੋ

ਹੁੁਣ ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਤਿੰਨ ਵਾਰਾਂ ਗੁਰੂਆਂ ਨਾਨਕ ਦੇਵ ਜੀ ਦੀਆਂ ਸਵਾਲ ਇਹ ਆ ਵੀ ਤਿੰਨਾਂ ਦੇ ਵਿੱਚੋਂ most important ਵਾਰ ਕਿਹੜੀ ਹੈ ਜਗਤ ਪ੍ਰਸਿੱਧ ਵਾਰ ਕਿਹੜੀ ਹੈ, ਕਿਹੜੀ ਵਾਰ ਤੋਂ ਗੁਰੂ ਨਾਨਕ ਦੇਵ ਜੀ ਦਾ ਪਤਾ ਲੱਗਦਾ ਵੀ ਹਾਂਂ ਇਹ ਤਾਂ ਮਹਾਰਾਜ ਦੀ ਸੰਸਾਰ ਪ੍ਰਸਿੱਧ ਵਾਰ ਹੈ ਤੁਹਾਡਾ ਸਵਾਲ ਹੈ ਜੀ ਉੱਤਰ ਦੇ ਦਿਓ ਮਾਝ, ਆਸਾ, ਤੇ ਮਲਾਰ ਇਹਨਾਂ ਤਿੰਨਾਂ ਵਾਰਾਂ ਦੇ ਵਿੱਚੋਂ ਸੰਸਾਰ ਪ੍ਰਸਿੱਧ ਵਾਰ ਕਿਹੜੀ ਹੈ ਪਾਸੇ ਹੋ ਗਿਆ ਜੀ ਮੈਂ ਬਿਲਕੁਲ ਪਾਸੇ ਹੋ ਗਿਆ। ਮੈਂ ਤੁਹਾਡਾ comment ਪੜ੍ਹ ਰਿਹਾ ਸੀ। Very good ਆਸਾ ਦੀ ਵਾਰ। Very good ਆਸਾ ਦੀ ਵਾਰ ਔਰ ਜੇ ਮੈਂ ਪੁੱਛਾਂ ਕਿ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚ ਕੀਰਤਨ ਕਿਸ ਬਾਣੀ ਦਾ ਹੁੰਦਾ ਹੈ ਕਿਸ ਵਾਰ ਦਾ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਜਿਹੜੀ ਵਾਰ ਦਾ ਕੀਰਤਨ ਹੁੰਦਾ, ਉਹ ਹੈ ਜੀ ਆਸਾ ਦੀ ਵਾਰ। ਟੁੰਡੇ ਅਸਰਾਜ ਦੀ ਧੁਨੀ ਵਾਲੀ ਬਹੁਤ ਸੋਹਣਾ ਹੁਣ ਆਪਣੇ ਲਈ main ਬਣ ਗਈ ਆਸਾ ਦੀ ਵਾਰ ਹੁਣ ਅਸੀਂ ਆਸਾ ਦੀ ਵਾਰ ਦੀ ਬਾਣੀ ਦੀ ਗਿਣਤੀ ਯਾਦ ਰੱਖਣੀ ਹੈ ਆਸਾ ਦੀ ਵਾਰ ਜੇ ਬਾਣੀ ਦਾ ਤੁਹਾਨੂੰ ਵਿਸ਼ਾ ਵੀ ਪੁੱਛ ਲੈਣ ਤੇ ਮੈਂ ਵਿਸ਼ਾ ਵੀ ਦੱਸ ਦਿਨਾ ਵਿਸ਼ਾ ਤੇ ਪਾਉੜੀਆਂ ਆਸਾ ਦੀ ਵਾਰ ਦੀਆਂ ਪਾਉੜੀਆਂ ਹੈਗੀਆਂ ਜੀ ਗੁਰੂ ਦੇ ਪਿਆਰਿਓ ਚੌਵੀ ਚੌਵੀ ਪਾਉੜੀਆਂ ਇਹ ਯਾਦ ਰੱਖਿਓ ਇਹ ਤੁਹਾਡਾ ਸਵਾਲ ਹੈ ਚੌਵੀ ਪਾਉੜੀਆਂ ਤੇ ਅਠਵੰ~ ਉਣਾਹਠ ਸਲੋਕ ਕਹਿੰਦੇ ਆ, ਉਣਾਹਠ ਸਲੋਕ ਚੌਵੀ ਪਾਉੜੀਆਂ ਜੇ ਤੁਹਾਨੂੰ ਪੁੱਛਣ ਆਸਾ ਦੀ ਵਾਰ ਵਿੱਚ ਕਿਸ ਕਿਸ ਗੁਰੂ ਸਾਹਿਬ ਦੀ ਬਾਣੀ ਦਰਜ਼ ਹੈ ਦੋ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਦੋ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ਼ ਹੈ ਜੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਚੌਵੀ ਪਾਉੜੀਆਂ ਨੇ, ਉਣਾਹਠ ਸਲੋਕ ਨੇ ਜੇ ਵਿਸ਼ਾ ਪੁੱਛਣ ਤੇ ਇਹਦੇ ਵਿੱਚ ਅਹ ਜਿਹੜਾ ਧਾਰਮਿਕ ਪਾਖੰਡ ਇੰਨਾ ਹੋ ਰਿਹਾ ਸੀ ਉਹਦੇ ਤੇ ਗੁਰੂ ਸਾਹਿਬ ਨੇ ਟਿਪਣੀਆਂ ਕੀਤੀਆਂ ਨੇ ਉਹਦੇ ਬਾਰੇ ਦੱਸਿਆ ਹੈ ਕਿ ਰੋਟੀਆ ਕਾਰਣਿ ਪੂਰਹਿ ਤਾਲ ਧਾਰਮਿਕ ਪਾਖੰਡ ਅਧਿਆਤਮ ਅਧਿਆਤਮ ਦੀ ਗੱਲ ਹੁੰਦੀ ਹੈ, ਗੁਰੂ ਦੀ ਮਹਿਮਾ ਦੀ ਗੱਲ ਹੁੰਦੀ ਹੈ, ਗੁਰੂ ਮਹਿਮਾ ਦਾ ਜ਼ਿਕਰ ਹੈ ਹੋਰ ਵੀ ਕਈ ਵਿਸ਼ੇ ਆ ਸਕਦੇ, ਸਮਾਜ ਬਾਰੇ ਸਮਾਜਕ ਜਿਹੜੀਆਂ ਕੁਰੀਤੀਆਂ ਨੇ ਚੱਲ ਰਹੀਆਂ ਨੇ ਧਰਮ ਦੇ ਨਾਮ ਤੇ ਪਾਖੰਡ ਹੈ ਉਹਨਾਂ ਬਾਰੇ ਗੁਰੂ ਸਾਹਬ ਨੇ ਇਹ ਆਸਾ ਦੀ ਵਾਰ ਵਿੱਚ ਗੱਲ ਕੀਤੀ ਹੈ ਤਾਂ ਆਸਾ ਦੀ ਵਾਰ ਸੰਸਾਰ ਪ੍ਰਸਿੱਧ ਹੈ ਹਾਂਜੀ ਆਸਾ ਦੀ ਵਾਰ ਬਿਲਕੁਲ ਜੀ sir repeat ਕਰਨਾ ਸਿੰਨੂ ਮੈਂ repeat ਕਰਦਾਂ ਦੁਬਾਰਾ ਜੇ ਤੁਹਾਨੂੰ ਪੁੱਛਣ ਕਿ ਅੰਮ੍ਰਿਤ ਵੇਲੇ ਕਿਸ ਬਾਣੀ ਦਾ ਕੀਰਤਨ ਹੁੰਦਾ, ਆਸਾ ਦੀ ਵਾਰ ਦਾ ਗੁਰੂ ਘਰਾਂ ਦੇ ਵਿੱਚ ਉਹਦੀਆਂ ਪਾਉੜੀਆਂ ਕਿੰਨੀਆਂ ਨੇ? ਚੌਵੀ ਨੇ, ਉਹਦੇ ਸਲੋਕ ਕਿੰਨੇ ਨੇ, ਉਣਾਹਠ ਨੇ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ, ਦੋ ਗੁਰੂ ਸਾਹਿਬਾਨ ਦੀ ਬਾਣੀ ਇਸ ਵਾਰ ਦੇ ਵਿੱਚ ਦਰਜ਼ ਹੈ ਧਾਰਮਿਕ ਪਾਖੰਡਵਾਦ ਅਧਿਾਤਮ ਦੀ ਚਰਚਾ

ਜੇ ਤੁਹਾਨੂੰ ਇਹ clear ਹੋ ਗਿਆ ਇੱਕ ਵਾਰ thumbs up ਕਰ ਦਓ ਤਾਂ ਮੈਂ ਅਗਲਾ ਕਰਵਾਵਾਂ ਜੇ ਨਹੀਂ ਹੋਇਆ ਮੈਂ ਦੁਬਾਰਾ ਦੱਸ ਦਿਨਾ

ਬਾਣੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਤਾਂ ਤੁਸੀਂ ਲਾਉਣਾ ਜੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਲਓ ਜੀ ਉਹ ਜੇ ਤੁਹਾਨੂੰ ਪੁੱਛ ਲੈਣ ਕਿ ਬਾਬਰ ਬਾਣੀ ਦੇ ਵਿੱਚ ਕਿੰਨੇ ਸ਼ਬਦ ਨੇ? ਤੇ ਤੁਸੀਂ ਦੱਸਣਾ ਜੀ ਚਾਰ ਸ਼ਬਦ, ਜੇ ਉਹ ਤੁਹਾਨੂੰ ਪੁੱਛ ਲੈਣ ਬਾਬਰ ਬਾਣੀ ਜਾਂ ਬਾਬਰ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕੀ ਕਹਿੰਦੇ ਆ sir ਜੀ ਸਮਾਨ ਵਾਲਾ ਹੈ ਯਾਦ ਕਰਨ ਵਾਲਾ ਕਿਵੇਂ ਯਾਦ ਹੋਵੇਗਾ, ਕੀ ਕਹਿੰਦੇ sir ਜੀ ਸਮਾਨ ਵਾਲਾ ਹੈ ਯਾਦ ਕਰਨ ਵਾਲਾ ਯਾਦ ਬੱਚੇ ਵਾਰ ਵਾਰ ਜਦੋਂ ਅਸੀਂ ਚੀਜ਼ਾਂ ਪੜ੍ਹਦੇ ਯਾਦ ਹੋ ਜਾਂਦਾ, ਯਾਦ ਦਾ ਫ਼ਿਕਰ ਨਾ ਕਰੋ ਅਹ ਚਾਰ ਸ਼ਬਦ ਅਹ ਦੋ ਰਾਗ ਨੇ ਦੋ ਰਾਗਾਂ ਵਿੱਚ ਚਾਰ ਸ਼ਬਦ ਨੇ ਤਿੰਨ ਸ਼ਬਦ ਨੇ ਬੱਚੇ ਆਸਾ ਰਾਗ ਵਿੱਚ। ਤਿੰਨ ਸ਼ਬਦ ਆਸਾ ਰਾਗ ਵਿੱਚ ਇੱਕ ਸ਼ਬਦ ਜਿਹੜਾ ਹੈ ਉਹ ਹੈਗਾ ਤਿਲੰਗ ਰਾਗ ਵਿੱਚ, ਲੈ ਹੁਣ ਮੈਂ ਉਹ ਤੁਹਾਨੂੰ ਬਾਣੀ ਦੀਆਂ ਤੁੱਕਾਂ ਲਿਖਾ ਦਿਨਾ, ਲਿਖ ਲਇਓ। ਪਹਿਲਾਂ ਇੰਨਾ note ਕਰ ਲਓ ਬਾਬਰ ਬਾਣੀ ਜਿਹੜੀ ਹੈ ਇਹ ਕਿਹਦੇ ਨਾ ਚਰਚਾ ਕਿਹਦੇ ਨਾਲ ਗੁਰੂ ਸਾਹਿਬ ਨੇ ਉਚਾਰਨ ਕੀਤੀ, ਕਿਹਨੂੰ ਸਾਹਮਣੇ ਰੱਖ ਕੇ ਜਿਹੜਾ ਬਾਬਰ ਜਦੋਂ ਉਹਨੇ ਹਮਲਾ ਕੀਤਾ ਸੀ, ਬਾਬਰ

ਏਮਨਾਬਾਦ ਵਿਖੇ ਜਿਹਦਾ ਬਾਅਦ ਵਿੱਚ ਕਿ ਪਹਿਲਾਂ ਨਾਮ ਸਯਦਪੁਰ ਵੀ ਹੁੰਦਾ ਸੀ ਇਹ ਭਾਈ ਲਾਲੋ ਜੀ ਦਾ ਪਿੰਡ ਸੀ, ਹੁਣ ਮੈਂ ਸਾਰੀਆਂ ਗੱਲਾਂ ਦੁਬਾਰਾਂ ਕਰਦਾ। ਕਿਉਂਕਿ ਮੈਨੂੰ ਥੋੜ੍ਹਾ flow ਨਾਲ ਮੈਂ ਬੋਲ ਜਾਨਾ ਤੇ ਕਈ ਵਾਰ ਹੁੰਦਾ ਨਾ ਨਵੇਂ ਵਿਦਿਆਰਥੀ ਲਈ ਕਿ ਉਹਨੂੰ ਥੋੜ੍ਹਾ ਜਿਹਾ ਹੌਲੀ ਪਤਾ ਲੱਗੇ ਬਾਬਰ ਬਾਣੀ, ਉਹ ਬਾਣੀ ਜਿਹਦੇ ਵਿੱਚ ਬਾਬਰ ਦਾ ਜ਼ਿਕਰ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ, ਚਾਰ ਸ਼ਬਦ, ਚਾਰ ਸ਼ਬਦ ਨੇ ਦੋ ਰ~ ਸੇਵਾ ਵਿਖੇ, ਸੰਪਾਦਕ ਸਾਹਿਬ, ਪੰਜਾਬੀ ਜਾਗਰਣ, ਜਲੰਧਰ, ਵਿਸ਼ਾ ਕਿਸਾਨ ਦੀਆਂ ਅਹਿਮ ਸਮੱਸਿਆ ਬਾਰੇ, ਸ੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਆਪ ਇੱਕ ਕਿਸਾਨ ਆਗੂ ਹਾਂ। ਅਤੇ ਆਪ ਨੂੰ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ । ਇਨ੍ਹਾਂ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਸਥਾਨ ਦੇਣ ਦੀ ਕਿਰਪਾਲਤਾ ਕਰਨੀ। ਪੰਜਾਬ ਯੁੱਗਾਂ ਤੋਂ ਖੇਤੀ-ਬਾੜੀ ਪ੍ਰਧਾਨ ਦੇਸ਼ ਚੱਲਿਆ ਆ ਰਿਹਾ ਹੈ । ਇਸ ਕਰਕੇ ਅੱਜ ਤੱਕ ਪੰਜਾਬੀਆਂ ਨੂੰ ਕਦੇ ਕਿਸੇ ਦੇ ਹੱਥ ਅੱਡਣੇ ਨਹੀਂ ਪਏ, ਆਜ਼ਾਦੀ ਤੋਂ ਪਿੱਛੋਂ ਤੋਂ ਇੱਥੇ ਸ਼ੁਰੂ ਹੋਏ, ਹਰੇ ਇਨਕਲਾਬ ਨੇ ਸਮੁੱਚੇ ਭਾਰਤ ਨੂੰ ਅੰਨ ਦੇ ਪੱਖੋਂ ਸਵੈ-ਨਿਰਭਰ ਬਣਾ ਕੇ ਦੁਨੀਆ ਦੇ ਵਿੱਚ ਇੱਕ ਦੇਸ਼ ਦੇ ਮਾਣ ਅਤੇ ਸਤਿਕਾਰ ਨੂੰ ਵਧਾਇਆ, ਪਰੰਤੂ ਅੱਜ ਇੱਕ ਹਰਾ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 ਪ੍ਰਵਾਸੀਆਂ ਦੇ ਆਸਰੇ ਛੱਡ ਕੇ ਆਰਾਮ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਵਾਸੀ ਭਈਆਂ ਦੀ ਤੰਬਾਕੂ ਖਾਣ ਦੀ ਆਦਤ ਵੀ ਇਹਨਾ ਵਿੱਚ ਪੈਰ ਪਸਾਰਨ ਲੱਗੀ, ਫਲਸਰੂਪ ਹੱਡ ਭੰਨ ਕੇ ਖੇਤਾਂ ਵਿੱਚ ਕੰਮ ਕਰਕੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਵਿਹਲਾ ਰਹਿਣ ਲੱਗਾ ਅਤੇ ਹੱਡ-ਹਰਾਮੀ ਬਣ ਗਿਆ, ਇਸ ਦੇ ਨਾਲ ਹੀ ਹਰੇ ਇਨਕਲਾਬ ਕਾਰਨ ਉਸਦੀ ਜਿਹੜੀ ਆਮਦਨ ਵਧੀ, ਉਸ ਨਾਲ ਉਸਨੇ ਖੇਤੀ ਦੇ ਕੰਮਾਂ ਵਿੱਚ ਵਾਧਾ ਕਰਨ ਦਾ ਥਾਂ ਉਸਨੂੰ ਆਯਾਸ਼ੀ ਦੇ ਸਮਾਜਿਕ ਰਸਮਾਂ, ਵਿਆਹਾਂ-ਸ਼ਾਦੀਆਂ ਅਤੇ ਦਿਖਾਵਾ ਕਰਨ ਵਿੱਚ ਲਾ ਦਿੱਤਾ, ਖੇਤੀ ਦਾ ਮਸ਼ੀਨੀਕਰਨ, ਵਪਾਰੀਕਰਨ ਅਤੇ ਵਿਗਿਆਨੀਕਰਨ ਹੋਣ ਨਾਲ ਉਸ ਦੇ ਖਾਦਾਂ, ਬੀਜਾਂ, ਟਿਊਬਵੈੱਲਾਂ, ਡੂੰਘੇ ਬੋਰਾਂ, ਟ੍ਰੈਕਟਰਾਂ, ਕੀ~ ਕੀੜੇਮਾਰ ਅਤੇ ਨਦੀਨ-ਨਾਸ਼ਕਾਂ ਉੱਤੇ ਖ਼ਰਚੇ ਵੱਧਦੇ ਗਏ । ਦੂਜੇ ਪਾਸੇ ਉਸ ਦੀ ਜਿਨਸ ਦਾ ਮੁੱਲ ਸਰਕਾਰ ਵੱਲੋਂ ਮਿੱਥੇ ਜਾਣ ਕਾਰਨ ਅਤੇ ਆਪਣੇ ਜੀਵਨ ਵਿੱਚ ਖੁੱਲ੍ਹੇ ਖ਼ਰਚੇ ਕਾਰਨ ਉਸ ਦੇ ਸਿਰ ਕਰਜ਼ੇ ਚੜ੍ਹਦੇ ਗਏ । ਹੌਲੀ ਹੌਲੀ ਹਰੇ ਇਨਕਲਾਬ ਦੀ ਫੂਕ ਹੀ ਨਿਕਲ ਗਈ। ਫਲਸਰੂਪ ਖੇਤੀ ਉੱਤੇ ਖਰਚੇ ਤਾਂ ਪਹਿਲਾਂ ਵਾਂਗ ਵੱਧਦੇ ਰਹੇ, ਪਰੰਤੂ ਆਮਦਨ ਘੱਟਣ ਲੱਗੀ। ਇਸ ਸਥਿਤੀ ਵਿੱਚ ਕਰਜ਼ੇ ਵਿੱਚ ਫਸੇ ਹਜ਼ਾਰਾਂ ਕਿਸਾਨਾਂ ਨੇ ਖ਼ੁਦਕੁਸ਼ੀਆਂ ਦਾ ਰਾਹ ਫੜ੍ਹ ਲਿਆ। ਜਿਸ ਕਾਰਨ ਘਰਾਂ ਵਿੱਚ ਮਾਯੂਸ਼ੀ ਦਾ ਵਾਤਾਵਰਣ ਪਸ~ ਪਸਰ ਗਿਆ ਅਤੇ ਪਿੱਛੜ ਹਰੇ ਰਹੇ ਪਰਿਵਾਰ ਦਾ ਖੇਤੀ ਵੱਲੋਂ ਮੋਹ ਭੰਗ ਹੋ ਗਿਆ, ਇਸ ਸਥਿਤੀ ਨੂੰ ਸੰਭਾਲਣ ਲਈ ਸਰਕਾਰਾਂ ਨੂੰ ਅੱਗੇ ਆ ਕੇ ਕਿਸਾਨਾਂ ਦੀ ਇਸੇ ਤਰ੍ਹਾਂ ਬਾਂਹ ਫੜਨੀ ਚਾਹੀਦੀ ਹੈ। ਜਿਸ ਤਰ੍ਹਾਂ ਹੀ ਉਹ ਡੁੱਬਦੇ ਕਾਰਪੋਰੇਟਰ ਘਰਾਣਿਆ ਦੀ ਫੜ੍ਹਦੀ ਹੈ।

ਇਸ ਸੰਬੰਧੀ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨਾਲ ਉਤਸ਼ਾਹਿਤ ਕਰਨਾ ਅਤੇ subsidy ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨ ਨੂੰ ਆਪਣੀ ਫ਼ਸਲ ਦਾ ਗੁਣਵੱਤਾ ਅਨੁਸਾਰ ਆਮ ਮੁੱਲ ਨਿਰਧਾਰਿਤ ਕਰ ਦੇਣਾ ਚਾਹੀਦਾ ਹੈ। ਨਾ ਕਿ ਸਰਕਾਰੀ ਦਖਲ ਨਾਲ ਉਸਦੀ ਫਸਲ ਘੱਟ ਕੀਮਤ ਉੱਤੇ ਖਰੀਦ ਕੇ ਮਗਰੋਂ ਜਖੀਰੇਬਾਜ਼ਾਂ ਦੇ ਕਾਲਾ-ਕਬਾਜ਼ੀ- ਬਜ਼ਾਰੀਆਂ ਰਾਹੀਂ ਉਸੇ ਕੋਲ ਹੀ ਤਿੰਨ-ਚਾਰ ਗੁਣਾ ਵਾਧੂ ਭਾਅ ਉੱਤੇ ਵੇਚੀ ਜਾਵੇ, ਇਸ ਲਈ ਆੜ੍ਹਤੀਆਂ, ਜ਼ਖੀਰੇਬਾਜ਼ਾਂ ਅਤੇ ਕਾਲਾ-ਬਾਜ਼ਾਰ ਕਰਨ ਵਾਲਿਆਂ ਨੂੰ ਨਕੇਲ ਪਾ ਕੇ ਅਜਿਹੇ ਕਦਮ ਪੁੱਟਣੇ ਚਾਹੀਦੇ ਹਨ ਜਿਸ ਨਾਲ ਕਿਸਾਨ ਦਾ ਖੇਤੀ ਵੱਲੋਂ ਮੋਹ ਭੰਗ ਨਾ ਹੋਵੇ, ਉਸਨੂੰ ਮੁਨਾਫਾਖੋਰ multi national ਕੰਪਨੀਆਂ ਦੇ ਬਣੇ ਬੀਜਾਂ, ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਖਰੀਦਣ ਦੀ ਥਾਂ ਸਸਤੀਆਂ ਜੈਵਿਕ ਖਾਦਾਂ ਅਤੇ ਕੀੜੇਮਾਰ ਮਿਸ਼ਰਣਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੇ। ਅਜਿਹੇ ਕਦਮ ਚੁੱਕ ਕੇ ਕਿਸਾਨ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕਦਾ ਹੈ ਅਤੇ ਦੇਸ਼ ਦੇ ਅੰਨ-ਦਾਤਾ ਨੂੰ ਖੁਦਕੁਸ਼ੀਆਂ ਦੇ ਰਾਹ ਤੁਰਨੋਂ ਰੋਕਿਆ ਜਾ ਸਕਦਾ ਹੈ । ਧੰਨਵਾਦ ਸਹਿਤ, ਆਪ ਦਾ ਵਿਸ਼ਵਾਸ-ਪਾਤਰ, ਸੁਖਦੇਵ ਸਿੰਘ ਪ੍ਰਧਾਨ ਸੂਬਾ ਕਿਸਾਨ ਸਭਾ ਮੋਬਾਇਲ। ਸੇਵਾ ਵਿਖੇ, ਸੰਪਾਦਕ ਸਾਹਿਬ ਪੰਜਾਬੀ ਜਾਗਰਣ, ਜਲੰਧਰ, ਵਿਸ਼ਾ ਕਿਸਾਨਾਂ ਦੀਆਂ ਅਹਿਮ ਸਮੱਸਿਆ ਬਾਰੇ, ਸ੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਆਪ ਕਿਸਾਨ ਆਗੂ ਹਾਂ ਤਾਂ ਆਪ ਨੂੰ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ । ਇਨ੍ਹਾਂ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਸਥਾਨ ਦੇਣ ਦੀ ਕਿਰਪਾਲਤਾ ਕਰਨੀ। ਪੰਜਾਬ ਯੁੱਗਾਂ ਤੋਂ ਖੇਤੀ-ਬਾੜੀ ਪ੍ਰਧਾਨ ਦੇਸ਼ ਚੱਲਿਆ ਆ ਰਿਹਾ ਹੈ । ਇਸ ਕਰਕੇ ਅੱਜ ਤੱਕ ਪੰਜਾਬੀਆਂ ਨੂੰ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ ਪਏ ਤੇ ਆਜ਼ਾਦੀ ਤੋਂ ਪਿੱਛੋਂ ਤੋਂ ਇੱਥੇ ਸ਼ੁਰੂ ਹੋਏ ਹਰੇ ਇਨਕਲਾਬ ਨੇ ਸਮੁੱਚੇ ਭਾਰਤ ਨੂੰ ਅੰਨ ਦੇ ਪੱਖੋਂ ਸਵੈ-ਨਿਰਭਰ ਬਣਾ ਕੇ ਦੁਨੀਆ ਵਿੱਚ ਇਸਦੇ ਦੇ ਮਾਣ ਅਤੇ ਸਤਿਕਾਰ ਨੂੰ ਵਧਾਇਆ, ਪਰੰਤੂ ਅੱਜ ਇਹ ਹਰਾ ਇਨਕਲਾਬ ਹੀ ਪੰਜਾਬੀ ਕਿਸਾਨ ਦਾ ਦੁਸ਼ਮਣ ਬਣ ਗਿਆ ਹੈ । ਹਰੇ ਇਨਕਲਾਬ ਦੇ ਆਰੰਭ ਹੋਣ 'ਤੇ ਪੰਜਾਬ ਵਿੱਚ ਖੇਤੀਬਾੜੀ ਦੇ ਕੰਮ ਦੇ ਵਿਕਾਸ ਅਤੇ

ਖੇਤੀ ਦੀ ਆਮਦਨ ਤੋਂ ਜੇਬ ਹਰ ਸਾਲ ਪੈਸਿਆਂ ਨਾਲ ਭਰਨ ਕਰਕੇ ਪੰਜਾਬੀ ਕਿਸਾਨ ਨੇ ਖੇਤੀਬਾੜੀ ਦੇ ਕੰਮ ਨੂੰ ਪ੍ਰਵਾਸੀਆਂ ਦੇ ਆਸਰੇ ਛੱਡ ਕੇ ਆਰਾਮ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਵਾਸੀ ਭਈਆਂ ਦੀ ਤੰਬਾਕੂ ਖਾਣ ਦੀ ਆਦਤ ਵੀ ਇਹਨਾ ਵਿੱਚ ਪੈਦਾ ਪੈਰ ਪਸਾਰਨ ਲੱਗੀ, ਫਲਸਰੂਪ ਹੱਡ ਭੰਨ ਕੇ ਖੇਤਾਂ ਵਿੱਚ ਕੰਮ ਕਰਕੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਵਿਹਲਾ ਰਹਿਣ ਲੱਗਾ ਅਤੇ ਹੱਡ-ਹਰਾਮੀ ਬਣ ਗਿਆ, ਇਸ ਦੇ ਨਾਲ ਹੀ ਹਰੇ ਇਨਕਲਾਬ ਕਾਰਨ ਉਸਦੀ ਜਿਹੜੀ ਆਮਦਨ ਵਧੀ, ਉਸ ਨਾਲ ਉਸਨੇ ਖੇਤੀ ਦੇ ਕੰਮਾਂ ਵਿੱਚ ਵਾਧਾ ਕਰਨ ਦਾ ਥਾਂ ਉਸਨੂੰ ਆਯਾਸ਼ੀ ਦੇ ਸਮਾਜਿਕ ਰਸਮਾਂ, ਵਿਆਹਾਂ-ਸ਼ਾਦੀਆਂ ਅਤੇ ਦਿਖਾਵਾ ਕਰਨ ਵਿੱਚ ਲਾ ਦਿੱਤੀ, ਖੇਤੀ ਦਾ ਮਸ਼ੀਨੀਕਰਨ, ਵਪਾਰੀਕਰਨ ਅਤੇ ਵਿਗਿਆਨੀਕਰਨ ਹੋਣ ਨਾਲ ਉਸ ਦੇ ਖਾਦਾਂ, ਬੀਜਾਂ, ਟਿਊਬਵੈੱਲਾਂ, ਡੂੰਘੇ ਬੋਰਾਂ ਟ੍ਰੈਕਟਰਾਂ, ਕੀੜੇਮਾਰ ਅਤੇ ਨਦੀਨ ਨਾਸ਼ਕਾਂ ਉੱਤੇ ਖ਼ਰਚੇ ਵੱਧਦੇ ਗਏ । ਦੂਜੇ ਪਾਸੇ ਉਸ ਦੀ ਜਿਨਸ ਦਾ ਮੁੱਲ ਸਰਕਾਰ ਵੱਲੋਂ ਮਿੱਥੇ ਜਾਣ ਕਾਰਨ ਅਤੇ ਆਪਣੇ ਜੀਵਨ ਵਿੱਚ ਖੁੱਲ੍ਹੇ ਖ਼ਰਚੇ ਕਾਰਨ ਨਾਲ ਉਸ ਦੇ ਸਿਰ ਕਰਜ਼ਾ ਚੜ੍ਹ ਗਿਆ । ਹੌਲੀ-ਹੌਲੀ ਇਨਕਲਾਬ ਦੀ ਫੂਕ ਹੀ ਨਿਕਲ ਗਈ। ਫਲਸਰੂਪ ਖੇਤੀ ਉੱਤੇ ਖਰਚੇ ਤਾਂ ਪਹਿਲਾਂ ਵਾਂਗ ਵੱਧਦੇ ਰਹੇ, ਪਰੰਤੂ ਆਮਦਨ ਘੱਟਣ ਲੱਗੀ। ਇਸ ਸਥਿਤੀ ਵਿੱਚ ਕਰਜ਼ੇ ਵਿੱਚ ਫਸੇ ਹਜ਼ਾਰਾਂ ਕਿਸਾਨਾਂ ਨੇ ਖ਼ੁਦਕੁਸ਼ੀਆਂ ਦਾ ਰਾਹ ਫੜ੍ਹ ਲਿਆ। ਜਿਸ ਕਾਰਨ ਘਰਾਂ ਵਿੱਚ ਮਾਯੂਸ਼ੀ ਦਾ ਵਾਤਾਵਰਣ ਪਸਰ ਗਿਆ ਅਤੇ ਪਿੱਛੜ ਹਰੇ ਰਹੇ ਪਰਿਵਾਰ ਦਾ ਖੇਤੀ ਵੱਲੋਂ ਮੋਹ ਭੰਗ ਹੋ ਗਿਆ ਇਸ ਸਥਿਤੀ ਵਿੱਚ ਮਾਯੂਸ਼ੀ ਦਾ ਵਾਤਾਵਰਣ ਪਸਰ ਗਿਆ ਅਤੇ ਪਿੱਛੜ ਰਹਿ ਰਹੇ ਪਰਿਵਾਰ ਦਾ ਖੇਤੀ ਵੱਲੋਂ ਮੋਹ ਭੰਗ ਹੋ ਗਿਆ ਇਸ ਸਥਿਤੀ ਵਿੱਚ ਮਾਯੂਸ਼ੀ ਦਾ ਵਾਤਾਵਰਣ ਪਸਰ ਗਿਆ ਅਤੇ ਪਿੱਛੜ ਰਹੇ ਪਰਿਵਾਰ ਦਾ ਖੇਤੀ ਵੱਲੋਂ ਮੋਹ ਭੰਗ ਹੋ ਗਿਆ,

ਵੱਡੀ ਸਮੱਸਿਆ ਖੇਤੀ ਲਈ ਪਾਣੀ ਦੀ ਹੈ। ਉਸ ਵੱਲੋਂ ਕਣਕ, ਝੋਨੇ ਉੱਤੇ ਹੀ ਜ਼ੋਰ ਰੱਖਣ ਕਰਕੇ ਜ਼ਮੀਨ ਹੇਠਲਾਂ ਪਾਣੀ ਦਿਨੋ-ਦਿਨ ਥੱਲੇ ਹੀ ਉੱਤਰਦਾ ਰਿਹਾ ਜਿਸ ਕਰਕੇ ਉਸਦਾ ਟਿਊਬੈੱਲ ਬੋਰਾਂ ਨੂੰ ਨਿੱਤ ਡੂੰਘੇ ਕਰਵਾਉਣ ਉੱਤੇ ਖਰਚ ਹੋਣਾ ਲੱਗਾ, ਪਰੰਤੂ ਇਸਦੇ ਬਾਵਜੂਦ ਪਾਣੀ ਦੀ ਸਮੱਸਿਆ ਹੋਰ ਗੰਭੀਰ ਹੋਣੀ ਸ਼ੁਰੂ ਹੋ ਗਈ। ਇਸ ਸੰਬੰਧੀ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਨਾ ਅਤੇ subsidy ਦੇਣ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨ ਨੂੰ ਆਪਣੀ ਫ਼ਸਲ ਦਾ ਗੁਣਵੱਤਾ ਅਨੁਸਾਰ ਆਮ ਮੁੱਲ ਨਿਰਧਾਰਿਤ ਕਰ ਦੇਣਾ ਚਾਹੀਦਾ ਹੈ। ਨਾ ਕਿ ਸਰਕਾਰੀ ਦਖਲ ਨਾਲ ਉਸਦੀ ਫਸਲ ਘੱਟ ਕੀਮਤ ਉੱਤੇ ਖਰੀਦ ਕੇ ਮਗਰੋਂ ਜਖੀਰੇਬਾਜ਼ਾਂ ਦੇ ਕਾਲਾ ਬਜ਼ਾਰੀਆਂ ਰਾਹੀਂ ਉਸੇ ਕੋਲ ਹੀ ਤਿੰਨ-ਚਾਰ ਗੁਣਾ ਵਾਧੂ ਭਾਅ ਉੱਤੇ ਵੇਚੀ ਜਾਵੇ, ਇਸ ਲਈ ਆ~ ਆੜ੍ਹਤੀਆਂ, ਜ਼ਖੀਰੇਬਾਜ਼ਾਂ ਅਤੇ ਕਾਲਾ-ਬਾਜ਼ਾਰਾਂ ਕਰਨ ਵਾਲਿਆਂ ਨੂੰ ਨਕੇਲ ਪਾ ਕੇ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਕਿਸਾਨ ਦਾ ਖੇਤੀ ਵੱਲੋਂ ਮੋਹ ਭੰਗ ਨਾ ਹੋਵੇ, ਉਸਨੂੰ ਮੁਨਾਫਾਖੋਰ multi national ਕੰਪਨੀਆਂ ਦੇ ਬਣੇ ਬੀਜਾਂ, ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਖਰੀਦਣ ਦੀ ਥਾਂ ਸਸਤੀਆਂ ਜੈਵਿਕ ਖਾਦਾਂ ਅਤੇ ਕੀੜੇਮਾਰ ਮਿਸ਼ਰਣਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੇ। ਅਜਿਹੇ ਕਦਮ ਚੁੱਕ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕਦਾ ਹੈ ਅਤੇ ਦੇਸ਼ ਦੇ ਅੰਨ-ਦਾਤਾ ਨੂੰ ਖੁਸ਼ੀ ਦੀਆ ਦੇ ਰਾਹ ਤੁਰਨ, ਚਾਹੀਦਾ ਹੈ, ਧੰਨਵਾਦ ਸਾਹਿਤ, ਆਪ ਦਾ ਵਿਸ਼ਵਾਸ ਪਾਤਰ, ਸੁਖਦੇਵ, ਸਿੰਘ, ਪ੍ਰਧਾਨ, ਸੂਬਾ ਕਿਸਾਨ ਸਭਾ ਮੋਬਾਇਲ ਸੇਵਾ ਵਿਖੇ, ਸੰਪਾਦਕ ਸਾਹਿਬ, ਪੰਜਾਬੀ ਜਾਗਰਣ, ਰੋਜ਼ਾਨਾ ਅਜੀਤ ਜਲੰਧਰ, ਕਿਸਾਨਾਂ ਦੀਆਂ ਅਹਿਮ ਸਮੱਸਿਆ ਬਾਰੇ, ਸ੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਇੱਕ ਆਪ ਕਿਸਾਨ ਆਗੂ ਹਾਂ ਅਤੇ ਆਪ ਨੂੰ ਕਿਸਾਨਾਂ ਦੀਆਂ ਅਹਿਮ ਸਮੱਸਿਆ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ । ਇਨ੍ਹਾਂ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿਚ ਸਥਾਨ ਦੇਣ ਦੀ ਕਿਰਪਾਲਤਾ ਕਰਨੀ। ਪੰਜਾਬ ਯੁੱਗਾਂ ਤੋਂ ਖੇਤੀ-ਬਾੜੀ ਪ੍ਰਧਾਨ ਦੇਸ਼ ਚੱਲਿਆ ਆ ਰਿਹਾ ਹੈ । ਇਸ ਕਰਕੇ ਅੱਜ ਤੱਕ ਪੰਜਾਬੀਆਂ ਨੂੰ ਕਦੇ ਕਿਸੇ ਦੇ ਅੱਗੇ ਹੱਥ ਅੱਡਣੇ ਨਹੀਂ ਪਏ ਅਤੇ ਆਜ਼ਾਦੀ ਤੋਂ ਪਿੱਛੋਂ ਤੋਂ ਇੱਥੇ ਸ਼ੁਰੂ ਹੋਏ, ਇਨਕਲਾਬ ਨੇ ਸਮੁੱਚੇ ਨੂੰ ਅੰਨ ਦੇ ਪੱਖੋਂ ਸਵੈ-ਨਿਰਭਰ ਬਣਾ ਕੇ ਦੁਨੀਆ ਵਿੱਚ ਇਸਦੇ ਮਾਣ ਅਤੇ ਸਤਿਕਾਰ ਨੂੰ ਵਧਾਇਆ, ਪਰੰਤੂ ਅੱਜ ਇਹ ਹਰਾ ਇਨਕਲਾਬ ਹੀ ਪੰਜਾਬੀ ਕਿਸਾਨ ਦਾ ਦੁਸ਼ਮਣ ਬਣ ਗਿਆ ਹੈ । ਹਰੇ ਇਨਕਲਾਬ ਦੇ ਆਰੰਭ ਹੋਣ 'ਤੇ ਪੰਜਾਬ ਵਿੱਚ ਖੇਤੀ ਬਾੜੀ ਦੇ ਕੰਮ ਦੇ ਵਿਕਾਸ ਅਤੇ ਉਤਪਾਦਨ ਵਧਾਉਣ ਦੀ ਪ੍ਰਕਿਰਿਆ

Hello ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ? ਹਾਂਜੀ ਸਭ ਵਧੀਆ ਤੁਸੀਂ ਦੱਸੋ ਕਿਵੇਂ ਆਂ ਤੁਹਾਡੇ ਘਰੇ ਸਭ?

ਕੁਛ ਨੀ ਬਸ ਵਿਹਲੇ, ਕੀ ਕਰਨਾ। ਹਾਂਜੀ ਮੈਂ ਵੀ ਵਿਹਲੀ ਬੈਠੀ ਹੋਈ ਸੀ ਸੋਚਿਆ ਤੁਹਾਡੇ ਨਾਲ ਗੱਲਬਾਤ ਹੀ ਕੀਤੀ ਜਾਵੇ ਹਾਂਜੀ ਹਾਂਜੀ ਜ਼ਰੂਰ ਵਧੀਆ ਸੋਚਿਆ ਤੁਸੀਂ।

ਕੋਣਾਰਕ ਮੰਦਿਰ ਬਾਰੇ ਨਾ? ਹਾਂਜੀ

ਕੋਣਾਰਕ ਮੰਦਿਰ ਬਾਰੇ ਕੁਛ ਦੱਸੋਂਗੇ ਤੁਸੀਂ ਮੈਨੂੰ ਇਸਦੀ ਉਸਾਰੀ ਦੀ ਕੀ ਹੈ ਮੈਂ ਸੱਚਮੁੱਚ ਸੁਣਨਾ ਚਾਹੁੰਦੀ ਹਾਂ। ਹਾਂਜੀ ਮੈਨੂੰ ਤੁਹਾਡੀ ਦਿਲਚਸਪੀ ਦੇਖ ਕੇ ਬਹੁਤ ਖ਼ੁਸ਼ੀ ਹੋਈ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਜਿੰਨਾ ਮੈਨੂੰ ਪਤਾ ਕੋਣਾਰਕ ਮੰਦਿਰ ਨਾਂ ਸਿਰਫ਼ ਇਸਦੀ ਸ਼ਾਨਦਾਰ ਬਣਤਰ ਲਈ ਦਿਲਚਸਪ ਹੈ ਸਗੋਂ ਉਹਨਾਂ ਕਹਾਣੀਆਂ ਲਈ ਵੀ ਦਿਲਚਸਪ ਹੈ ਜੋ ਸਦੀਆਂ ਤੋਂ ਲੋਕ ਕਥਾਵਾਂ ਵਿੱਚ ਰਹਿੰਦੀਆਂ ਹਨ ਮੰਦਿਰ ਦੇ ਨਿਰਮਾਣ ਦਾ ਵਰਨਣ ਕਰਨ ਵਾਲੀਆਂ ਕਹਾਣੀਆਂ ਵਿੱਚੋਂ ਇੱਕ ਬਾਰਾਂ ਸਾਲ ਦੇ ਇੱਕ ਹੁਸ਼ਿਆਰ ਲੜਕੇ ਦੀ ਕਹਾਣੀ ਹੈ ਜਿਸਨੇ ਬਾਰਾਂ ਹਜ਼ਾਰ ਕਾਰੀਗਰਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਧਰਮਪਦ ਅਤੇ ਉਸਦੀ ਕਹਾਣੀ ਬਾਰੇ ਦੱਸੋ। ਹਾਂਜੀ ਜ਼ਰੂਰ ਧਰਮਪਦ ਬਾਰਵੀਂ ਸਦੀ ਵਿੱਚ ਉੜੀਸਾ ਦੇ ਇੱਕ ਛੋਟੇ ਜਿਹੇ ਗ਼ੈਰ ਵਰਣਿਤ ਪਿੰਡ ਵਿੱਚ ਵੱਡਾ ਹੋਇਆ ਸੀ ਅਹ ਬਚਪਨ ਤੋਂ ਹੀ ਉਹ architecture ਅਤੇ ਸ਼ਿਲਪਕਾਰੀ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਇੱਕ ਮਹਾਨ ਮੰਦਿਰ architect ਅਹ ਬਣਨਾ ਚਾਹੁੰਦਾ ਸੀ ਮਹਾਰਾਣਾ ਦਾ ਪੁੱਤਰ ਹੋਣ ਦੇ ਨਾਤੇ ਉਸ ਕੋਲ ਮੰਦਿਰ ਦੀ ਉਸਾਰੀ ਦਾ ਵੇਰਵਾ ਦੇਣ ਵਾਲੀਆਂ ਹੱਥ ਲਿਖਤਾਂ ਤੱਕ ਪਹੁੰਚ ਸੀ, ਬਾਰਾਂ ਸਾਲ ਦੀ ਉਮਰ ਵਿੱਚ ਉਸਨੇ ਊੜੀਆ ਮੰਦਿਰ ਦੇ architecture ਦੀ ਕਲਾ ਵਿੱਚ ਮੁਹਾਰਤ ਹਾਸਿਲ ਕਰ ਲਿੱਤੀ ਸੀ । ~ਸ਼ਾ ਉਦਾਸ ਰਹਿੰਦਾ ਸੀ ਕਿਉਂਕਿ ਉਸਨੇ ਕਦੇ ਵੀ ਆਪਣੇ ਅਹ ਪ੍ਰਤਿਸ਼ਠਾਵਾਂ ਪਿਤਾ ਨੂੰ ਨਹੀਂ ਦੇਖਿਆ ਤੇ ਉਸਦੇ ਮਾਂ ਨੇ ਉਸਨੂੰ ਉਸਦੇ ਬਾਰੇ ਬਹੁਤ ਕੁਛ ਨਹੀਂ ਦੱਸਿਆ। ਆਪਣੇ ਬਾਰਵੇਂ ਜਨਮ ਦਿਨ ਤੇ ਉਸਨੇ ਆਪਣੀ ਮਾਂ ਨੂੰ ਤੋਹਫ਼ਾ ਦਿੱਤਾ ਆਪਣੇ ਪਿਤਾ ਨੂੰ ਮਿਲਣ ਦਾ ਮੌਕਾ ਚਾਹੁੰਦਾ ਸੀ ਜਿਸਨੂੰ ਉਹ ਹੁਣ ਇਨਕਾਰ ਨਹੀਂ ਕਰ ਸਕਦਾ ਸੀ। ਉਹ ਤਾਂ ਉਹ ਆਪਣੇ ਪਿਤਾ ਨੂੰ ਕਿਵੇਂ ਮਿਲੇਗਾ ਫਿਰ, ਕਿਵੇਂ ਮਿਲਿਆ ਸੀ?

ਉਸਨੂੰ ਤੁਰੰਤ ਪਤਾ ਲੱਗਾ ਕਿ ਇਹ ਉਹ ਥਾਂ ਹੈ ਜਿੱਥੇ ਉਸਦੇ ਪਿਤਾ ਸੂਰਜ ਦੇਵ ਹਨ ਨੂੰ ਸਮਰਪਿਤ ਕਰਕੇ ਦੇਸ ਦਾ ਸਭ ਤੋਂ ਵੱਡਾ ਮੰਦਿਰ ਬਣਵਾਇਆ। ਅਹ ਉਹ ਉਸਾਰੀ ਵਾਲੀ ਥਾਂ ਤੇ ਪਹੁੰਚ ਗਿਆ ਤੇ ਬਹੁਤ ਦੇਰ ਨਹੀਂ ਹੋਈ ਜਦੋਂ ਉਸਨੇ ਆਪਣੇ ਪਿਤਾ ਨੂੰ ਦੇਖਿਆ, ਜੱਫ਼ੀ ਅਤੇ ਚੁੰਮਣ ਦੇ ਪਿੱਛੇ ਅਹ ਧਰਮਪਦ ਦੇਖ ਸਕਦਾ ਸੀ ਕਿ ਕੁੱਝ ਉਸਦੇ ਪਿਤਾ ਨੂੰ ਪਰੇਸਾਨ ਕਰ ਰਿਹਾ ਸੀ। ਤੇ ਉਹਨੇ ਜਾਣਨ ਦੀ ਕੋਸ਼ਿਸ਼ ਵੀ ਕੀਤੀ but ਉਸਦੇ ਪਿਤਾ ਨੇ ਉਹਨੂੰ ਕੁਛ ਨਾ ਦੱਸਿਆ।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 ਇਹ ਕਾਰੀਗਰੀ architecture ਅਤੇ ਵੇਰਵੇ ਦਾ ਸਿਖ਼ਰ ਸੀ ਇਸ ਤਰ੍ਹਾਂ ਦੀ ਕਾਰੀਗਰੀ ਕਰਨ ਲਈ ਬਹੁਤ ਮਹਾਂਪੁਰਸ਼ ਦੀ ਲੋੜ ਹੁੰਦੀ ਹੈ ਇਹ ਵੀ ਕੋਈ ਬੱਚਿਆਂ ਦਾ ਖੇਲ ਨਹੀਂ ਆਂ। ਪੂਰਾ ਨਹੀਂ ਹੋਇਆ ਸੀ ਅੰਤਿਮ ਚਾਬੀ ਜਾਂ ਕਲਸ਼ ਹਜੇ ਮੰਦਿਰ ਵਿੱਚ ਸਥਾਪਿਤ ਕਰਨਾ ਬਾਕੀ ਹੈ ਅਤੇ ਇਹ ਕਾਰੀਗਰ ਕਈ ਵਾਰ ਅਸਫ਼ਲ ਹੋਏ ਅਤੇ ਕੋਈ ਨਹੀਂ ਜਾਣਦਾ ਸੀ ਕਿ ਘੜੇ ਨੂੰ ਕਿਵੇਂ ਤੋੜਨਾ ਹੈ

Architect ਹੋਣ ਦੇ ਨਾਤੇ ਬਿਸੂ ਮਹਾਰਾਣਾ ਉਸ ਅਸਫਲਤਾ ਤੋਂ ਨਾਰਾਜ਼ ਸੀ ਜਿਸ ਨਾਲ ਬਹੁਤ ਸਾਰੇ ਲੋਕ ਮਾਰੇ ਜਾ ਸਕਦੇ ਹਨ।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 ਮੰਦਿਰ ਉੜੀਸਾ ਦੇ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਮੰਦਿਰ ਸੀ।

ਅਗਰ ਮੰਦਿਰ ਨਾ ਪੂਰਾ ਹੋਇਆ ਜਾਂਦਾ ਤਾਂ ਅਗਰ ਉਹ ਅਸਫਲ ਰਹੇ ਤਾਂ ਇਹ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਾਰੀਗਰ ਨੂੰ ਮਾਰ ਦਿੱਤਾ ਜਾਏਗਾ ਅਤੇ project ਦੇ ਮੁੱਖ architect ਹੋਣ ਦੇ ਨਾਤੇ

ਅੱਗੇ ਕੀ ਹੋਇਆ ਸਾਰੇ ਕਾਰੀਗਰਾਂ ਦੀ ਮੌਤ ਦੀ ਸਜ਼ਾ? ਹਾਂਜੀ ਧਰਮਪਦ ਆਪਣੇ ਪਿਤਾ ਨੂੰ ਉਸਨੂੰ ਮੰਦਿਰ ਦੇ ਆਲੇ ਦੁਆਲੇ ਲੈ ਜਾਣਾ ਅਤੇ ਉਸਨੂੰ ਉਸਾਰੀ ਦਿਖਾਉਣ ਲਈ ਕਹਿੰਦਾ ਹੈ। ਜਿਵੇਂ ਹੀ ਉਹ ਮੰਦਿਰ ਦੇ ਸਿੱਖ਼ਰ ਤੇ ਪਹੁੰਚਿਆ ਉਸਨੂੰ ਉਸਾਰੀ ਬਾਰੇ ਪੜ੍ਹਿਆ ਖੜਾ ਯਾਦ ਆ ਗਿਆ ਉਹ ਜਾਣਦਾ ਸੀ ਉਸ ਕੋਲ ਇੱਕ ਗੱਲ ਹੈ। ਜਾਂ ਉਹ ਪੱਥਰ ਦੇ design ਨੂੰ ਜਾਣਦਾ ਸੀ ਜੋ keystone ਦੇ ਰੂਪ ਵਿੱਚ fit ਹੋਵੇਗਾ ਤੇ ਮੰਦਿਰ ਨੂੰ ਇਕੱਠਾ ਰੱਖੇਗਾ। ਜਦੋਂ ਉਸਨੇ ਆਪਣੇ ਪਿਤਾ ਨੂੰ design ਬਾਰੇ ਸਮਝਾਇਆ ਤਾਂ ਅਹ ਬਿਸੂ ਨੂੰ ਖ਼ੁਸ਼ੀ ਨਾਲ ਹੈਰਾਨੀ ਹੋਈ, ਉਸਨੂੰ ਧਰਮਪਦ ਵਰਗਾ ਹੋਣਹਾਰ ਪੁੱਤਰ ਅਹ ਲੈ ਕੇ ਮਾਣ ਸੀ, ਉਹਨੂੰ ਬਹੁਤ ਮਾਣ ਹੋਇਆ ਆਪਣੇ ਪੁੱਤਰ ਤੇ ਕਿ ਮੇਰਾ ਪੁੱਤਰ ਇੰਨਾ ਵਧੀਆ ਹੈਗਾ architecture ਹੈ ਜੋ ਇੰਨਾ ਵਧੀਆ ਕੰਮ ਕਰ ਰਿਹਾ। ਆਪ ਧਰਮਪਦ ਨੇ ਮੰਦਿਰ ਦੇ ਸਿਰ ਤੇ ਮਾਰਿਆ ਸੀ। ਅਹ ਪਿਤਾ ਪੁੱਤਰ ਤੁਰੰਤ ਵਰਕਸ਼ਾਪ ਵਿੱਚ ਗਏ ਅਤੇ ਕੁੱਝ ਘੰਟਿਆਂ ਵਿੱਚ ਕਲਸ਼ਾਂ ਲਗਾਉਣ ਲਈ ਤਿਆਰ ਹੋ ਗਏ, ਚੰਦਰਮਾ ਆਪਣੀ ਪੂਰੀ ਸ਼ਾਨ ਨਾਲ ਚਮਕ ਰਿਹਾ ਸੀ ਕਿਉਂਕਿ ਪੱਥਰ ਮੰਦਿਰ ਦੇ ਸਿਖ਼ਰ ਤੇ ਰੇਤ ਦੀ ਢਲਾਣ ਤੇ ਹੇਠਾਂ ਆ ਗਿਆ ਅੱਧੀ ਰਾਤ ਤੱਕ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 ਹੁਣ ਜੇਕਰ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਤਾਂ ਫਿਰ ਕੋਈ ਖ਼ੁਸ਼ ਕਿਉਂ ਨਜ਼ਰ ਨਹੀਂ ਆ ਰਿਹਾ ਸੀ ਜਸ਼ਨ ਮਨਾਏ ਦਾ ਤੇ ਖ਼ੁਸ਼ੀ ਦਾ। ਅਹ ਹਾਂਜੀ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਅਹ ਉਸ time ਧਰਮਪਦ ਮੰਦਿਰ ਦੇ ਸੰਪੂਰਨਤਾ ਨੂੰ ਵੇਖਣ ਲਈ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਵਿੱਚ ਇੱਕ ਚੀਖ ਚਿਹਾੜਾ ਸੁਣਿਆ ਕਿਉਂਕਿ ਸਫ਼ਲਤਾ ਦਾ ਜੋਸ਼ ਘੱਟ ਗਿਆ,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 ਨੁਕਸਾਨ ਹੋ ਸਕਦਾ ਸੀ ਇਸ ਬਾਰੇ ਤਾਂ ਕਰਕੇ ਫਿਰ ਜਿਹੜੀ ਸੀ ਜਿਹੜੇ ਪਿੰਡ ਵਾਲੇ ਸੀ ਉਹ ਕਾਫ਼ੀ ਉਦਾਸ ਹੋ ਗਏ ਸੀ ਕਿ ਮੰਦਿਰ ਤਾਂ ਨਹੀਂ ਹੋ ਪਾਏਗਾ ਕਿਉਂਕਿ ਕੋਈ ਵੀ ਬੱਚਾ ਕਾਰੀਗਰੀ ਇੰਨੀ ਵਧੀਆ ਨਹੀਂ ਕਰ ਸਕਦਾ

ਜਿਹਨੂੰ ਕਈ ਸਾਲਾਂ ਦਾ experience ਹੈ ਅਨੁਭਵ ਹੈ ਜਿਹਨੂੰ ਕਈ ਸਾਲਾਂ ਦਾ ਸਿਰਫ਼ ਉਹੀ ਬੰਦਾ ਏਦਾਂ ਦੇ ਕੰਮ ਕਰੇ ਤਾਂ ਚੰਗਾ ਵੀ ਲੱਗਦਾ ਵਾ